ਨਾਲ ਨਾਲ ਘੁੰਮ ਫਿਰ ਕੇ ਚੀਜ ਲਈ ਜਾਂਦੀ ਆ।

ਹੋਰ ਲਿਉਣੇ ਅੱਠ ਨੋ ਅੱਠ ਨੋ ਸੂਟ ਲਿਓਣੇ ਤੂਸੀ ਕਿੰਨੇ ਲਿਆਓਗੇ ਫਿਰ? ਰੇਟ ਦੇਖਲਾਗੇ ਫਿਰ ਤੇ ਲੈ ਆਵਾਂਗੇ। ਆ ਇਹਨੂੰ ਲੈਕੇ ਜਾਣਾ ਕਿ ਨਾਨੀ ਕੋਲੇ ਨਾਨੀ ਸੱਦਣਡੀਆ ਬੀ ਨੂੰਹ ਰਾਣੀ ਨੂੰ ਨਾਨੀ ਲੈ ਕੇ ਆ ਇੱਕ ਵਾਰੀ ਨਾਲੇ ਸ਼ਗਲ ਲੈਜੇ ਵਿਆਹ ਦਾ। ਤੇ ਫਿਰ ਹੁਣ ਅੱਛਾ . ਛੋਟੀਆਂ ਵਾ ਤੇ ਉਹਨਾ ਨੂੰ ਤੇ ਦੇਣੇ ਬਣਦੇ ਹੀ ਨਾ ਜਿਹੜੇ ਵਿਆਹ ਦੇ। ਹੁਣ ਇਹ ਤੇ ਹੈਈ ਆ ਆ ਤੇ, ਉਹਦਾ ਕਰਕੇ ਫਿਰ ਮੈ ਖੜੀ ਆ ਚੱਲ ਆਪਾ ਸੂਟ ਸਾਟ ਲੈ ਆਈਏ ਇੱਕ ਦਿਨ ਜਾਕੇ ਘੁੰਮ ਫਿਰ ਕੇ।

ਤੁਰੀਆਂ ਨੀ ਜਾਂਦਾ ਹੋਲੀ ਹੋਲੀ ਮੇਰੇ ਨਾਲ ਕੋਈ ਤੁਰਦਾ ਨੀ ਤੇ ਮੈ ਸੋਚਣ ਡੀ ਮੈ ਦੀਦੀ ਨੂੰ ਆਣੀ ਆ ਦੀਦੀ ਨੂੰ ਨਾਲ ਲੈਕੇ ਜਾਣੀ ਆ ਹਮ ਹਾਂ ਦੋਵੇ ਜਣੀਆਂ ਰਲੀਆਂ। ਅੱਜ ਦੁਪਿਹਰ ਤੱਕ ਨਿਕਲਦੀ ਨੂਰ ਨੂੰ ਲਿਆ ਕੇ ਛੱਡ ਦਿੰਦੇ ਫਿਰ ਨਿਕਲਦੇ ਫਿਰ ਜਾਂਦੇ ਆ।

ਸੋਪਿੰਗ ਕਰਕੇ।

ਹਮ ਕੋਈ ਨੀ .

ਹਾ ਨਾਲੇ ਨਹੀਂ ਨਾਲ ਹੀ ਆ ਹੈਂ? ਮੈਨੂੰ ਵੀ ਵਾਹਵਾ ਦੇਰ ਹੋਗੀ ਗਈ ਨੀ ਮੈ ਉਧਰ ਨੂੰ ਇਧਰ ਹੀ ਦੇਖਲੇ ਇਥੇ ਕੱਪੜੇ ਲੈੇਲੇ ਹੀ। ਹਾਂ ਆਹ ਇਹ ਦੇਂਦੀ ਸੀ ਨਾ ਸੱਤੇ ਦੀ ਵੋਹਟੀ ਦੇਂਦੀ ਹੁੰਦੀ ਸੀ ਹੁਣ ਇਹ ਵੀ ਨਹੀਂ ਦੇਂਦੀ ਏਧਰੋਂ ਜਾਨੂੰ ਦੀ ਮੰਮੀ ਦੇਂਦੀ ਹੁੰਦੀ ਸੀ ਇਹ ਵੀ ਹੱਟ ਗਈ ਆ ਇਹਨੇ ਵੀ ਬੰਦ ਕਰਤਾ ਕੰਮ। ਇਹ ਫਿਰ ਬਰਦਾਸ਼ਤਨਹੀਂ ਨਾ ਕਰਦਿਆਂ ਤੇ ਰੇਟ ਵੀ ਇਹਨਾਂ ਦੇ ਓਹੋ ਹੀ ਆ। ਜੋ ਅੱਗਿਓ ਲਿਆਓਣੇ ਉਹੀ ਰੇਟ ਇਹਨਾਂ ਦੇ ਆ। ਨਹੀ ਜੋ ਪਿਛਿਓ ਲਿਆਉਂਦੀਆਂ ਨਾ ਉਹਦੇ ਨਾਲੋ ਡੇਢ ਗੁਣਾ ਜਾਦੇ ਲਾ ਕੇ ਦਿੰਦੀਆਂ ਵਾ। ਆਹੋ ਕਈ ਵਾਰੀ ਓਹੀ ਆਣਾ ਕਈ ਵਾਰੀ। ਚੀਜ਼ ਲਿਉਣੀ ਤੇ ਇਥੇ ਇਹਨਾ ਨੇ ਪੰਦਰਾ ਰੁਪਏ ਦੀ ਦੇਣੀ ਆ। ਡਬਲ ਡਬਲ ਕਰਕੇ ਕੱਢ ਦੀਆਂ ਨੇ ਤੇ ਫੇਰ ਉਹ ਕੀ ਫੈਦਾ ਚੀਜ ਉਹੀ ਹੋਣੀ ਤੇ ਰੇਟ ਇਥੇ ਜਾਦਾ ਹੋਣਾ ਤੇ ਫਿਰ ਦੋ ਪੈਰ,

ਦਸ ਸੂਟ ਓਥੋਂ ਲਿਆਓ ਇਹਨਾ ਨੇ ਦਸ ਸੂਟ ਰੱਖੇ ਆ ਉਥੇ।

ਦਸ ਆ ਉਥੇ ਦਸ ਹਜਾਰ ਆ ਫੋਲ ਕੇ ਬੰਦਾ ਜਿਹੜਾ ਮਰਜੀ ਵੇਖ ਲਵੇ। ਵੇਖ ਲਵੇ ਹਮ ਉਹੀ ਆ ਨਾ।

ਸ਼ਨੀਵਾਰ ਦੀ ਜਾਣ ਦੀ।

ਹਮ ਆਹੋ ਇਹ ਤੇ ਹੈ ਈ ਸ਼ਗਨ ਤਾ ਲੈ ਆਉ ਵਧੀਆਂ ਹੁੰਦਾ ਪਤਾ ਸ਼ਗਨ ਸ਼ੁਗਨ ਲਿਆ ਕੇ ਬੰਦਾ ਫ੍ਰੀ ਮਾਇਡ ਹੁੰਦਾ ਕੋਈ ਉਹੋ ਜੀ ਮਾੜੀ ਚੰਗੀ ਗੱਲ ਹੋ ਜਾਂਦੀ ਫਿਰ ਜਾਣਾ ਵੀ ਪੈਂਦਾ। ਚੰਗੀ ਗੱਲ ਤੇ ਕੱਲ ਮਾਤਾ ਨੂੰ ਫੋਨ ਕੀਤਾ ਮਾਤਾ ਗੁਸੇ ਹੋਣ ਡੇਹੀ ਕਹਿੰਦੇ ਤੂੰ ਹੁਣ ਮਕਾਣੇ ਹਾਰੇਕ ਥਾ ਤੇ ਜਾ ਆਈ ਆ ਤੈਨੂੰ ਸ਼ਗਨ ਲੈਣ ਨੀ ਆਇਆ ਗਿਆ। ਇਹ ਤੇ ਹੈ ਹੀ ਏ।

ਕੋਈ ਜਾਂਦਾ ਨੀ ਨਾਲ ਮੈ ਵਹੁਟੀ ਨੂੰ ਲੈ ਜਾਂਦੀ ਨਾਲੇ ਘੁੰਮ ਫਿਰ ਆਉਂਗੀ ਨਾਲੇ ਮੈਂ ਕਿਹਾ ਘੁੰਮ ਫਿਰ ਆਊਗੀ ਨਾਲੇ ਮੈਂ ਕਿਹਾ ਬੀਜੀ ਨੂੰ ਲੈ ਜੌਣੇ ਆ ਅਸੀਂ ਘੁੰਮ ਫਿਰ ਆਵਾਂਗੇ ਨਾਲੇ ਕਪੜੇ ਲੈ ਆਵਾਂਗੇ।

ਆਂਦੇ ਵੇਖ, ਚਲੋ ਠੀਕ ਆ ਠੀਕ ਆ।

ਬਸ ਠੀਕ ਆ। ਹੋਰ ਕਿਆ ਵਿਹਲੇ ਕ ਕੁਝ ਕਰਨਡੇ?

ਵਿਹਲੇ ਹੁਣ ਵਿਹਲੇ ਕੇ।

ਸਾਡੇ ਤਿੰਨ ਚਾਰ ਬਜੇ ਕਰਾਗੇ ਕੰਮ ਸ਼ੁਰੂ ਨਿਆਣੇ ਆਉਣਗੇ ਤੇ। ਆਹੋ ਇਹ ਤੇ ਹੈ ਹੈਜਲ ਨਾ ਹੀ ਆਖਣਾ ਮਾਮਾ ਦੂਦੂ। ਹਾ ਉਹਨੇ ਤੇ ਆਂਦਿਆ ਸਾਰੀ ਹੀ ਗੇਟ ਤੇ ਉਹਨੇ ਰੋਲੀ ਪਾ ਦੇਣਾ ਮਾਮਾ ਜੀ ਦੁਧੂ ਦੇਦੋ ਨਾ ਨਾ ਨਾ ਇਦਾ ਕਰਦੀ।

ਚਲੋ ਹੁਣ ਤੇ ਲੱਗ ਗੀ ਮੱਘ ਚ ਪੀਣ ਨਹੀ ਬੋਤਲ ਤੋ ਬਿਨਾ ਪੀਂਦੀ ਨੀ ਸੀ। ਨਹੀਂ ਆਹਾ ਹਜੇ ਵੀ। ਬੋਤਲ ਠੀਕ ਕੱਲੀ ਉਹਨੂੰ ਬੋਤਲ ਹੁੰਦੀ ਕੱਪ ਚ ਪੀ ਵੀ ਲੈਣਾ ਤੇ ਕਹਿਣਾ ਢਿੱਡ ਤੇ ਮੇਰਾ ਭਰਿਆ ਨੀ ਫੁਲਿਆ ਨੀ ਢਿੱਡ ਤੇ।

ਬੋਤਲ ਚ ਦੇਤਾ ਤਾ ਢਿੱਡ ਫੁਲ ਜਾਣਾ ਕੱਪ ਚ ਦੇਤਾ ਤਾ ਢਿੱਡ ਨੀ ਫੁਲਦਾ। ਉਹ ਇੱਕੋ ਵਾਰੀ ਚੀਟ ਲਾਕੇ ਪੀ ਜਾਣਾ ਤੇ ਬੋਤਲ ਚ ਬੂੰਦ ਅੰਦਰ ਜਾਣਾ ਭਰਨਾ ਤੇ ਉਹਦੇ ਨਾਲ ਬੁੰਦ ਬੁੰਦ ਨਾਲ ਕਹਿੰਦੇ ਖੂਹ ਭਰ ਜਾਂਦਾ ਢਿੱਡ ਨਾ ਭਰੂ। ਆਹੋ ਇਹੀ ਆ ਇਹਦਾ ਇਹੀ ਕੰਮ ਆ। ਹਾਂਜੀ ਚਲੋ। ਵਾਹ ਵਾਹ ਗੱਲਾ ਮਟਕ ਮਟਕ ਕੇ ਕਰਦੀ ਸੂਟਾ ਦੀਆਂ ਤੇ ਉਹ ਵੀ ਬੜੀਆਂ ਸਨੈਪਾ ਪਾਉਂਦੀ ਆ ਹਾ ਹਾ।

ਕਿਤੇ ਉਹਨੂੰ ਤੇ ਨਾ ਜਿਥੇ ਕਿਤੇ ਜਾਣਾ ਕੋਈ ਵੀ ਫੰਕਸ਼ਨ ਚਾਹੇ ਅੱਜ ਫੰਕਸ਼ਨ ਜਾਕੇ ਤੇ ਦੂਜੇ ਦਿਨ ਜਾਣਾ ਉਹਨੂੰ ਨਵਾ ਈ ਕੱਪੜਾ ਚਾਹੀਦਾ।

ਨੀਕੀ ਦਾਦੀ ਸੂਟਾ ਤੋ ਸੱਪ ਨੀ ਨਾ ਆਉਂਦਾ ਪੁਰਾਣੇ ਹੋਗੇ ਲੈ ਸਾਰਿਆਂ ਨੇ ਵੇਖੇ ਫਿਰ ਹੁਣ ਫੈਰ ਉਹੀ ਪਾਕਾ ਜਾਵਾ। ਉਹਨੂੰ ਉਹਨੂੰ ਤੇ ਪਤਾ ਨੀ ਕਿਥੋ ਆਗੀ ਗੱਲਾ ਆਗੀਆਂ ਜੁੱਤੀ ਵੀ ਨਵੀ ਚਾਹੀਦੀਆ ਦਿੱਲੀ ਗਏ ਤੇ ਜੁਤੀ ਪਾਈ ਤੇ ਮੈ ਉਦਨ ਜਿਹੜੀ ਲਈ ਉਹ ਪਾਲੀ ਕਹਿੰਦੀ ਦੇਖ ਆਪ ਤਾ ਕਿਸ ਤਰਾ ਚਮਕ ਗੀਆ ਮੇਰੀ ਬੇ ਮੇਰੇ ਕੋ ਦੇਖਤੀ ਨੀ ਹੈ। ਮੈ ਕਿਹਾ ਤੈਨੂੰ ਕੀ ਨੀ ਦੇਖਿਆ ਮੈ ਤੈਨੂੰ ਤਾ ਸਾਰਾ ਕੁਛ ਦੀ ਦੇਖਿਆ ਕਹਿੰਦੀ ਮੈਨੂੰ ਜੂਤੀ ਨੀ ਲੈ ਕੇ ਦਿੱਤੀ।

ਅੱਗੇ ਉਥੇ ਦਿੱਲੀ ਸੋਮਵਾਰ ਮਾਰਕੀਟ ਬੰਦ ਸੀ।

ਇਹ ਤੇ ਮੈ ਕਿਹਾ ਚੱਲ ਉਥੋ ਲੈਦਾਗੇ ਉਹਨੂੰ।

ਤੇ ਉਥੇ ਮਾਰਕੀਟ ਬੰਦ ਇੱਕ ਸਵੇਰੇ ਸਵੇਰੇ ਅਸੀ ਨਿਕਲੇ ਸੀ।

ਉਥੋ ਵੀ ਨੀ ਲਈ ਫਿਰ ਮੁੜ ਆਏ।

ਸੂਟ ਵੀ ਲੈਕੇ ਦਿਓ ਜੂਤੀ ਦਾ ਹੀ ਭੋਗ ਪਾਇਆ ਅੱਜ ਸਾਰਾ। ਨਹੀ ਉਹਨੇ ਉਥੇ ਦੇ ਦਿਤਾ ਉਹਨੇ ਲੈ ਲੈਣਾ ਉਥੇ ਅੜਨਾ ਹੀ ਸੀ।

ਅੜ ਕੇ ਨੂਰ ਨੂੰ ਦੇ ਦਿੱਤਾ ਠੀਕ ਆ ਨਹੀਂ ਦੇ ਦਿੱਤਾ ਤਾ ਵੀ ਠੀਕ ਆ।

ਨੂਰ ਨੂੰ ਕੋਈ ਉਹ ਨੀ ਹੈ। ਹੈ ਵੀ ਲੋਲ ਆ ਪਰਸੋ ਚੋਥ ਦੀ ਗੱਲ ਗਿਆਨੀ ਨੇ ਨਾ ਨੂਰ ਨੂੰ ਆਖਿਆ ਉਹ ਚਟਨੀ ਕਿੰਨੀ ਵਾਰੀ ਬਣਾਈ ਨੂਰ ਕਹਿੰਦਾ ਦੋ ਵਾਰੀ ਕਹਿੰਦਾ ਕਿੰਨੀ ਵਾਰੀ ਅੰਬ ਤੋੜੇ ਕਾਹਦੀ ਬਣਾਈ ਕਹਿੰਦਾ ਅੰਬ ਤੋੜ ਕੇ ਬਣਾਈ। ਅੰਬ ਦੀ ਚਟਨੀ ਨਾਨੀ ਵੱਲੋਂ ਵੱਡੀ ਨਾਨੀ ਵੱਲੋਂ ਆਗੀ ਆ ਕੇ ਮੈਂ ਕਿਹਾ ਮਾਮੀ ਨੇ ਭੇਜ ਦਿੱਤੀ ਮੈ ਕਿਹਾ ਇਥੋ ਅੰਬ ਤੋੜ ਕੇ ਤੇ ਚਟਨੀ,

ਮੁੜਕੇ ਨਿਆਣਾ ਨਿਆਣੇ ਨੂੰ ਪਤਾ ਈ ਨੀ।

ਕਹਿੰਦੀ ਜਨਮ ਦਿਨ ਮਨਾ ਲਿਆ ਕਹਿਦਾ ਹਾ ਤੇ ਕਹਿੰਦੀ ਕੱਪੜੇ ਕਹਿੰਦਾ ਵੇਚ ਕੇ ਕੇਕ ਲੈ ਆਂਦਾ . ਕਿਸੇ ਨੇ ਕਹਿਣਾ ਸੱਚ ਹੀ ਆ ਤੇ ਕੋਈ ਹੋਰ ਸੁਣੇਗਾ ਤੇ ਕੀ ਕਹੇਗਾ ਹੈਂ?

ਨਿਆਣੇ ਆ ਨਾ।

ਆਹੋ ਇਦਾ ਹੀ ਆ ਨਿਆਣੇਆ ਦੀ ਗੱਲ . ਹੇਜਲ ਨੂੰ ਸੂਟਾ ਦਾ ਰੱਜ ਨੀ ਆਉਂਦਾ ਤੇ ਨੂਰ ਜਿਹੜਾ ਸੈਕਲਾ ਤੇ ਬੈਟ ਬੋਲਾਂ ਤੋ ਰੱਜ ਨੀ ਆਉਂਦਾ। ਹਾ ਹਾ ਇਹਨਾ ਦਾ ਇਹਨਾਂ ਤੋ ਨੀ ਰੱਜ।

ਬਸ ਠੀਕ ਆ ਹੋਰ ਕਿਆ।

ਆਹੋ ਇਕੱਲੇ ਬੰਦੇ ਦਾ ਵਿਹਲੇ ਰਹਿ ਕਿ ਜੀਅ ਵੀ ਨੀ ਕਰਦਾ ਨਿਆਣਿਆਂ ਦਾ ਆਹ ਹੋ ਜਾਂਦਾ ਆਹ ਕਰਲੋ ਉਹ ਕਰਲੋ . ਜਿਨ੍ਹੇ ਵਧੀਆ ਮਾਮੀ ਨੇ ਆਖਣਾ . ਹਮ ਮੇਰਾ ਨਵਾ ਸੂਟ ਕਿਥੇ ਉਹ ਮੈ ਪਾਉਣਵਾ ਬਰਦੀ ਲਾਹ ਕੇ ਰੱਖ ਦੇਣੀ ਆ ਮਾਂ ਦੇ ਉਤੇ ਸੁਟ ਦਿੰਦਾ ਵਾ ਅੱਛਾ ਤੇ ਜਿਹੜੇ ਸੂਟ ਨਵਾ ਚਾਹੀਦਾ ਵਾ ਮੈ ਹੁਣ ਸਕੂਲੋ ਆਇਆ ਤੇ ਮੈਨੂੰ ਫਟਾ ਫਟ ਨਵਾ ਸੂਟ ਪਾਦੋ। ਚਲੋ ਕੋਈ ਨੀ ਚਲੋ ਪਿਆਰ ਕਰਦਾ।

ਕੱਪੜੇ ਉਹ ਲਾਵੇ ਉਹ ਪਾਵੇ ਉਹ ਸਵੇਰੇ ਹੁਣ ਉਧਰ ਚਲਾ ਗਿਆ ਤੁਹਾਡੇ ਵਾਲੇ ਪਾਸੇ ਤੇ ਹੁਣ ਮਾਂ ਕਰਦੀ ਆ ਤਿਆਰ ਤੇ ਨਹੀ ਸਵੇਰੇ ਉਹਦੀ ਪੇਸ਼ੀ ਹੁੰਦੀ ਰਾਣੋ ਦੀ ਉਹੀ ਤਿਆਰ ਕਰੇ ਮੈਨੂੰ। ਹਮ .

ਬਸ ਠੀਕੇ ਹੋਰ ਕਿਆ। ਕਿੰਨਾ ਕ ਰਿਹ ਗਿਆ ਮਿਸਤਰੀਆਂ ਦਾ ਕੰਮ? ਮਿਸਤਰੀਆ ਦਾ ਇੱਕ ਪਾਸੇ ਹੋਇਆ ਹਜੇ ਦੂਜੇ ਪਾਸੇ ਕਰਨਾ ਆ ਅੱਛਾ ਵਾਲੇ ਚ।

ਉਧਰ ਕੀ ਕਰੋਣਾ ਉਧਰ ਵੀ ਇੱਕ ਗਰਿੱਲ ਲਵਾ ਦਿੱਤੀ ਆ ਪਹਿਲੇ ਇੱਕ ਗਰਿੱਲ ਨਵੀਂ ਬਣਵਾਈ ਆ।

ਇਧਰਲੇ ਪਾਸੇ ਤਾ ਪੂਰਾ ਛੱਤਿਆਵਾ ਇਹ ਵੀ ਅੱਛਾ ਇਹਦਰ ਤਾ ਦੋਹਰਾ ਛੱਤਿਆ ਵਾ .

ਹਮ ਓਧਰ ਵੀ ਦੇਖਾਂਗੇ ਰੁੱਕ ਕੇ ਥੋੜਾ ਜੇਹਾ ਕਰਵਾਵਾਂਗੇ ਲੈਂਟਰ ਉੱਚਾ ਤੇ ਫੇਰ ਬਣਾਵਾਗੇ ਚਾਰ ਕ ਕਮਰੇ।

ਇਹ ਜਿਨ੍ਹਾ ਚਿਰ ਦਾ ਕਲੀਅਰ ਨੀ ਹੁੰਦਾ ਉਨਾ ਚਿਰ ਥੋਰੀ ਉਪਰ ਬਣੁਗਾ ਹਨਾ ਥਲੇ ਹੁਣ ਸਾਰਾ ਪੱਧਰਾ ਵਾ ਨਾ ਥੱਲੇ ਵਾਲਾ। ਹਮ ਨਹੀਂ ਹਜੇ ਪੱਥਰ ਪੁਥਰ ਕਿਥੇ ਲੱਗਾ ਵਾ ਹਜੇ ਚੱਲ ਆਜ, ਅਜੇ ਕੁੱਛ ਵੀ ਨੀ।

ਹਾਂ ਵਧੀਆ।

hello ਹਾਂ। ਮੈਂ ਕੀ ਕਰਨ ਡਈ ਆ। ਕੋਈ ਨਾ।

ਮੇਰਾ ਨਾ phone ਦਾ charge ਖਤਮ ਹੋ ਗਿਆ ਸੀ। charge ਲੱਗੀ ਲਾਣ।

ਆਹੋ ਲੱਗੀ ਲਾਉਣ। ਹਾਂ। ਗੱਲ ਕਰ ਲੈ। ਬਾਅਦ ਲਾ ਲਈ charge ਲੱਗੀ ਆ ਲਾਉਣ। ਨਾਲੇ charge ਲਾ ਲੱਣੀ ਆ। ਨਾਲੇ ਤੇਰੇ ਨਾਲ ਗੱਲ ਕਰ ਲੈਂਦੀ ਆ। ਠੀਕ ਆ। ਕੀ ਕਹਿਣ ਡਈ।

ਮੇਹ charge ਅਹ charge ਲਾ ਕੇ ਤੇਰੇ ਨਾਲ ਗੱਲ ਕਰ ਲੈਂਦੀ ਆ।

ਆਸ਼ਾ ਦੇ phone ਕਰਨ ਲੱਗੀ ਸੀ। ਫਿਰ ਮੈਂ ਕਿਹਾ ਤੈਨੂੰ ਹੀ ਕਰ ਲੈਂਦੀ ਆ। ਆਸ਼ਾ ਦਾ ਕੀ ਪਤਾ। ਉਹਦੇ ਨਿੱਕਾ ਜਿਹਾ ਕਾਕਾ ਹਨਾ। ਹਾਂ ਫਿਰ ਕੀ ਲਾ ਲਿਆ ਤੂੰ।

ਹਾਂ ਫਿਰ ਕੀ ਲਾ ਲਿਆ ਤੇ।

ਠੀਕ ਆ। ਕੋਈ ਨੀ। ਫਿਰ ਕੀ ਲਾ ਲਿਆ ਤਾਂ।

ਮੈਂ ਕਿਹਾ ਸਾਹਨੀ ਚੌਲ ਬੜੇ ਖਾਂਦੀ ਆ।

ਸਾਹਨੀ ਭੈਣਾਂ ਬਹੁਤ ਈ ਚੌਲ ਬੜੇ ਖਵਾਉਂਦੀ ਆ। ਹੋਰ ਸੁਣਾ ਭੈਣੇ। ਹੋਰ ਕੋਈ ਦਿਨ ਨੀ ਖਾਲੀ ਜਾਣ ਦਿੰਦੇ। ਆ ਰੋਜ ਬਣਾਏ ਹੁੰਦੇ ਸਾਹਨੀ ਹਰਾ ਨੇ।

ਖਾਂਦੇ ਵੀ ਭੈਣਾਂ ਫਿਰ ਤੜਕੇ ਆਲੇ। simple ਵੀ ਨੀ। ਉਹ ਕੀ ਚੌਲ ਈ ਖਾਂਦੀ ਰਹਿੰਦੀ ਏ। ਮੈਂ ਕਿਹਾ ਚੌਲ ਈ ਖਾਂਦੀ ਰਹਿੰਦੀ ਆ। ਭੈੈਣਾਂ ਕੋਈ ਦਿਨ ਵੀ ਨੀ ਇਦਾਂ ਜਾਂਦਾ। ਇਹ ਚੌਲਾਂ ਦੇ ਸ਼ੌਕੀਨ ਜਿਆਦਾ।

ਠੀਕ ਏ। ਤੇ ਉਹ ਕਿਉਂ ਨੀ ਖਾਂਦੀ।

ਹੋਰ ਫਿਰ।